ਲੌਜਿਕਲ ਆਪਰੇਟਰਜ਼ ਦੇ ਟਿਊਟੋਰਿਯਲ ਵਿੱਚ ਆਪਦਾ ਸੁਆਗਤ ਹੈ
ਇਸ ਵਿਸ਼ੇ ਦੇ ਬਾਰੇ ਅਸੀ ਬਹੁਤ ਸੰਖੇਪ ਵਿੱਚ ਜਾਨਕਾਰੀ ਲਵਾਂ ਗੇ
ਮੈਂ ਇਥੇ ਆਈਐਫ ਸਟੇਟਮੈਂਟ ਦਾ ਉਦਾਹਰਨ ਲਵਾਂਗੀ ਕਿਉਂ ਕਿ ਇਸ ਵਕਤ ਸਾੱਡੇ ਕੋਲ ਇੱਕ ਇਹੋ ਉਦਾਹਰਨ ਹੀ ਹੈ
ਲੌਜਿਕਲ ਆਪਰੇਟਰ ਕੀ ਹੈ160 ਚਲੋ ਥੋੜਾ ਜਿਹਾ ਲੌਜਿਕ ਐੱਡ ਕਰਦੇ ਹਾਂ ਅਤੇ ਕਹਿੁੰਦੇ ਹਾਂ ਕਿ ਇਹ ਐਨਡ ਜਾਂ ਹੋਰਿਜ਼ੌਨਟਲ ਲਾਇਨ ਆਪਰੇਟਰ ਹੈ
ਹੁਣ ਮੈਂ ਇਫ ਸਟੇਟਮੈਂਟ ਦਾ ਬੇਸਿਕ ਲੇਆਉਟ ਬਣਾਵਾਂ ਗੀ ਅਤੇ ਮੈ ਤੁਹਾਨੂੰ ਦਿਖਾਣਾ ਚਾਹੁੰਦੀ ਹਾਂ ਕੀ ਇਸ ਨਾਲ ਤੁਸੀਂ ਕੀ ਕੀ ਕਰ ਸਕਦੇ ਹੋਂ
ਪਹਿਲਾ ਅਸੀਂ ਉਦਾਹਰਨ ਲਿਆ ਸੀ ਕੀ 1 ਗਰੇਇਟਰ ਦੈਨ 1 ਹੈ ਜੋ ਇਸ ਸਮੇ ਫਾਲਸ ਹੀ ਰਿਟਰਨ ਕਰੇ ਗਾ
ਚਲੋ ਦੇਖਦੇ ਹਾਂ ਕਿ ਅਸੀਂ ਕਿੱਥੇ ਹਾਂ
ਵੇੱਖੋ ਇਹ ਫਾਲਸ ਆ ਗਇਆ ਹੈ
ਹੁਣ ਅਗਰ ਮੈਂ ਕਵਾਂ ਕਿ 1 ਗਰੇਇਟਰ ਦੈਨ ਯਾ ਈਕਵਲ ਟੂ 1 ਹੈ
ਅਸੀਂ ਓਰ ਲਿੱਖਣ ਦੀ ਜਗਹ ਉਸਨੂੰ ਦੋ ਹਔਰਿਜ਼ੌਨਟਲ ਲਾਇਨਜ਼ ਯਾ ਦੋ ਪਾਇਪਸ ਨਾਲ਼ ਲਿਖਾਂਗੇ
ਪਾਇਪ ਕੀ ਆਮ ਚਔਰ ਚੇ ਕੀਬੋਰ੍ਡ ਦੇ ਸੱਜੇ ਪਾੱਸੇ ਸ਼ਿਫਟ ਕੀ ਦੇ ਨਾਲ ਹੁੰਦੀ ਹੈ
ਦੋ ਵਰਟਿਕਲ ਲਾਇਨਜ਼ ਦਾ ਮਤਲਬ ਹੈ ਓਰ ਅਗਰ ਇਸਨੂੰ ਕਨਪਾਇਲ ਕਰਿਏ ਤਾਂ ਨਤਿਜਾ ਕਿ ਹੋਣਾ ਚਾਹੀਦਾ ਹੈ160 ਚਲੋ ਇਸਨੂੰ ਇੱਕ ਵਾਰ ਚਲਾਕੇ ਵੇਖਿਏ 1 ਇਜ਼ ਗਰੇਇਟਰ ਦੈਨ 1 - ਤੇ ਇਹ ਫਾਲਸ ਹੈ ਅਤੇ ਅਸੀ ਲਿਖਿਆ ਫਾਲਸ ਓਰ 1 ਈਕਵਲ ਟੂ 1 ਸਾਨੂੰ ਪਤਾ ਹੈ ਕਿ 1 ਈਕਵਲ ਟੂ 1 ਟਰੂ ਹੈ ਤੇ ਇਸ ਲਈ ਅਸੀਂ ਕਹਾਂਗੇ ਓਰ 1 ਈਕਵਲ ਟੂ 1 ਨੌਟ ਐਨਡ ਕਿਉਂ ਕਿ ਐਨਡ ਦਾ ਮਤਲਬ ਹੈ ਕਿ ਦੋਨਾ ਨੂੰ ਹੀ ਟਰੂ ਹੋਣੇ ਚਾਹੀਦੇ ਨੇਂ
ਯਾ ਦੋਨਾ ਚੋਂ ਕੋਈ ਵੀ ਟਰੂ ਹੋ ਸਕਦਾ ਹੈ
ਹੁਣ ਆਉਟਪੁਟ
ਆਸ਼ਾ ਹੈ ਕੀ ਟਰੂ ਹੀ ਮਿਲੇਗਾ
ਠੀਕ ਹੈ ਤੇ ਇਹ ਓਰ ਹੈ
ਬੁਨਿਆਦੀ ਤੌਰ ਤੇ ਇਸ ਤਰਹ ਅਸੀ ਆਈਐਫ ਸਟੇਟਮੈਂਟ ਵਿੱਚ ਦੋ ਕੰਮਪੈਰਿਜ਼ਨ ਕਰ ਸਕਦੇ ਹਾਂ
ਯਾਨੀ ਦੋਨਾ ਵਿੱਚੋਂ ਕੋਈ ਇੱਕ ਵੀ ਟਰੂ ਹੋਵੇ ਤਾਂ ਇਹ ਇਕ ਤਰਹ ਆਇਦਰ ਆਪਰੇਟਰ ਵਰਗਾ ਹੈ
ਆਇਦਰ ਆਫ ਦੈਮ ਟਰੂ ਹੀ ਨੇ ਤੁਹਾਨੂੰ ਹੁਣ ਟਰੂ ਹੀ ਮਿਲੇਗਾ
ਐਨਡ ਆਪਰੇਟਰ ਗਾ ਮਤਲਬ ਬਿਲਕੁਲ ਵੱਖਰਾ ਹੈ
ਐਨਡ ਨੂੰ ਐਗਜੀਕਯੂਟ ਕਰਣ ਵਾਸਤੇ ਦੋਨੋ ਹੀ ਟਰੂ ਚਾਹੀਦੇ ਨੇ
ਤੇ ਇਥੇ ਸਾਨੂੰ ਫਾਲਸ ਮਿਲਿਆ ਸੀ ਕਿਉਂ ਕਿ 1 1 ਤੋਂ ਗਰੇਟਰ ਨਹੀ ਹੈ
ਹੁਣ ਅਸੀਂ ਆਪਣੇ ਕੰਮਪੇਰਿਜਨ ਆਪਰੇਟਰਜ਼ ਤੇ ਵਾਪਸ ਜਾਵਾਂਗੇ ਅਤੇ ਕਹਾਂਗੇ ਆਈਐਫ 1 ਇਜ਼ ਗਰੇਇਟਰ ਦੈਨ 1 ਔਰ ਈਕਵਲ ਟੂ 1 ਐਨਡਐਂਡ 1 ਈਕਵਲ 1 ਇਥੇ ਸਾਨੂੰ ਟਰੂ ਮਿਲੇਗਾ
ਹੁਣ ਮੈਂ ਸੋਚਦੀ ਹਾਂ ਕੀ ਇਸ ਟੈੱਸਟ ਵਿੱਚ ਕੁਝ ਹੋਰ ਵੇਅਰਿਏਬਲਜ਼ ਨੂੰ ਐੱਡ ਕਰਾਂ
ਮੈਨੂੰ ਉਮੀਦ ਹੈ ਕੀ ਮੇਰੇ ਹੋਰ ਟਿਊਟੋਰਿਯਲਜ਼ ਨੂੰ ਵੇਖ ਕੇ ਤੁਹਾਨੂੰ ਵੇਅਰਿਏਬਲਜ਼ ਦੀ ਪੂਰੀ ਜਾਨਕਾਰੀ ਹੋਵੇ ਗੀ
ਤੋ ਇਹ ਹਣ ਦੋ ਲੌਜਿਕਲ ਆਪਰੇਟਰਜ਼
ਤੁਸੀਂ ਇਹਨਾ ਨੂੰ ਬਹੁਤ ਲਾਭਦਾਇਕ ਪਾਓਂਗੇ
ਮੈ ਤੁਹਾਣੁ ਇੱਕ ਖਾਸ ਉਦਾਹਰਨ ਦੇਣਾ ਚਾਹੁਂਦੀ ਹਾਂ ਜਿਸਨੂੰ ਤੁਸੀ ਮੇਰੇ ਇੱਕ ਪ੍ਰੋਜੈਕਟ ਵਿੱਚ ਵੀ ਦੇੱਖੋਂਗੇ
ਇਹ ਇੱਕ ਲੌਗਿਨ ਫ਼ਾਰਮ ਹੈ
ਜਿਵੇਂ ਕੀ ਵੈਬਸਾਇਟ ਤੇ ਯੂਜ਼ਰ ਲੋਗਿਨਪੇਜ
ਜੇ ਤੁਸੀਂ ਕਦੀ ਕਿਸੀ ਵੈਬਸਾਇਟ ਤੇ ਲੋਗਿਨ ਕਿੱਤਾ ਹੋਵੇ ਜੋ ਤੁਹਾਨੂੰ ਯੁਜ਼ਰਨੇਮ ਅਤੇ ਪਾਸਵਰਡ ਐਨਟਰ ਕਰਨ ਨੂੰ ਕਹੰਦਾ
ਇਥੇ ਇਹ ਕੀਵਰਡਜ ਨੇ
ਸਾਨੂੰ ਇਹ ਚੈੱਕ ਕਰਨਾ ਹੈ ਕੀ ਯੂਜ਼ਰ ਨੇ ਯੂਜ਼ਰਨੇਮ ਅਤੇ ਪਾਸਵਰਡ ਭਰੀਆ ਹੈ ਕੀ ਨਹੀ
ਅਗਰ ਉਹਨਾ ਨੇ ਨਹੀ ਭਰੀਆ ਤਾਂ ਯੁਜਰਨੇਮ ਅਤੇ ਪਾਸਵਰਡ ਕੰਮਪੇਰ ਕਰਨ ਦਾ ਕੋਈ ਮਤਲੱਬ ਨਹੀ ਹੈ
ਉਦਾਹਰਨ ਲਈ ਮੈਂ ਕਹਾਂਗਾ ਕੀ ਮੇਰਾ ਯੂਜ਼ਰਨੇਮ ਈਕੁਏਲ ਟੂ ਐਲਕਸ ਹੈ ਅਤੇ ਮੇਰਾ ਪਾਸਵਰਡ ਈਕੁਏਲ ਟੂ ਏਬੀਸੀ ਹੈ
ਹੁਣ ਮੈ ਇਹਨਾ ਨੂੰ ਸਬਸਟੀਟਯੂਟ ਕਰਾਂਗੀ ਜੋ ਮੈਂ ਰਖ ਸਕਦੀ ਹਾਂ ਯੂਜ਼ਰਨੇਮ ਅਤੇ ਪਾਸਵਰਡ
ਇਸ ਵਕਤ ਇਹ ਟਰੂ ਦੱਸੇਗਾ
ਮੈਂ ਇਸਨੂੰ ਬਦਲ ਦਵਾਂਗੀ
ਮੈਂ ਕਹਾਂਗੀ ਓਕ ਜੇ ਤੁਸੀਂ ਫੀਲਡ ਨੂੰ ਭਰਣਾ ਭੁਲ ਗਏ ਕਿੳਂ ਕਿ ਆਖਿਰਕਾਰ ਤੇ ਇਹ ਐਚਟੀਐਮਐਲ ਫੀਲਡਜ਼ ਹੋਣ ਗੇ
ਇਹ ਠੀਕ ਹੋਵੇਗਾ ਕਿੳਂ ਕਿ ਸਾਡੇ ਕੋਲ ਦੋਨੋ ਵੈਲਯੂਜ਼ ਨੇ
ਚਲੋ ਇਸਨੂੰ ਕਰਕੇ ਵੇਖਿਏ ਤੇ ਇਸਨੇਂ ਓਕ ਕਿਹ ਦਿੱਤਾ
ਅਗਰ ਮੈਂ ਆਪਣਾ ਪਾਸਵਰਡ ਇਥੇ ਲਿਖਣਾ ਭੁਲ ਜਾਂਵਾ ਤਾਂ ਕੀ ਹੋਵੇਗਾ ਇਥੇ ਇਸ ਸਮੇ ਕੁਝ ਨਹੀ ਹੈ ਸਪੇਸ ਨਹੀ ਹੋਣੀ ਚਾਹੀਦੀ - ਇਸ ਨੂੰ ਹਟਾ ਦਵੋ
ਮੈੱਸੇਜ ਵੇੱਖੋ ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ ਯੂ ਫੋਰਗੋਟ ਟੋ ਫਿੱਲ ਆਉਟ ਏ ਫੀਲਡ ਤੁਸੀਂ ਇੱਕ ਫੀਲਡ ਨੂੰ ਭਰਨਾ ਭੁਲ ਗਏ
ਕਲਪਨਾ ਕਰੋ ਕੀ ਇਹ ਯੂਜ਼ਰ ਤੋਂ ਆ ਰਹੇ ਹਨ - ਯਾਨੀਂ ਇਹ ਤੂਹਾਨੂੰ ਆਪਣਾ ਯੂਜਰਨੇਮ ਅਤੇ ਪਾਸਵਰਡ ਟਾਇਪ ਕਰਨ ਨਾਲ ਮਿਲੇ ਹਨ
ਅਸੀਂ ਯੂਜ਼ਰਨੇਮ ਅਤੇ ਪਾਸਵਰਡ ਕਿਹ ਰਹੇ ਹਾਂ ਬੁਨਿਆਦੀ ਤੌਰ ਤੇ ਸਿਰਫ ਯੂਜ਼ਰਨੇਮ ਟਰੂ ਹੈ ਕਿੳਂ ਕਿ ਉਹ ਇਗਸਿਸਟ ਕਰਦਾ ਹੈ
ਅਗਰ ਸਿਰਫ ਯੂਜ਼ਰਨੇਮ ਅੰਦਰ ਹੋਵੇ ਗਾ ਤਾਂ ਉਹ ਵੀ ਐਕਸੈਪਟੇਬਲ ਹੋਵੇਗਾ ਅਤੇ ਉਹ ਟਰੂ ਵੀ ਹੋਵੇਗਾ
ਅਸੀਂ ਇਸਨੂੰ ਚੈੱਕ ਕਰਾਂਗੇ
ਕਿਉਂ ਕਿ ਇੱਥੇ ਸਾਡੇ ਕੋਲ ਯੂਜਰਨੇਮ ਅਤੇ ਪਾਸਵਰਡ ਹੈ ਉਹ ਠੀਕ ਹੈ
ਪਰ ਓਰ ਲਈ ਇਸਦਾ ਕੋਈ ਮਤਲਬ ਨਹੀ ਹੈ
ਤੁਸੀਂ ਕਲਪਨਾ ਕਰੋ ਕੀ ਕੀ ਹੋ ਹੋਵੇ ਗਾ
ਪਰ ਹੁਣ ਇਹ ਈਕਵਲ ਟਰੂ ਹੈ ਕਿਉਂ ਕਿ ਸਾਡੇ ਕੋਲ ਦੋਨੋ ਵੈਲਯੂਜ ਨੇ
ਤੇ ਇਹ ਓਕ ਹੈ
ਹੁਣ ਅਗਰ ਮੈਂ ਦੋਨਾ ਨਾਲ ਜਾਵਾਂ ਅਤੇ ਫੇਰ ਕੋਸ਼ਿਸ਼ ਕਰਾਂ
ਅਗਰ ਯੂਜਰਨੇਮ ਮੌਜੂਦ ਹੈ ਤਾਂ ਉਹ ਯੂਜਰਨੇਮ ਟਰੂ ਹੈ
ਇਸ ਵਕਤ ਉੱਥੇ ਕੋਈ ਵੈਲਯੂ ਨਹੀ ਹੈ ਤਾਂ ਉਹ ਫਾਲਸ ਹੈ
ਯਾ ਪਾਸਵਰਡ ਟਰੂ ਹੈ
ਯਾਨੀ ਕਿ ਵੈਲਯੂ ਮੌਜੂਦ ਹੈ ਪਰ ਇਸ ਵਕਤ ਨਹੀ ਹੈ ਤਾਂ ਉਹ ਫਾਲਸ ਹੈ
ਤਾਂ ਅਸੀਂ ਕਵਾਂ ਗੇ ਯੂ ਫੌਰਗੌਟ ਟੂ ਫਿੱਲ ਆਉਟ ਅ ਫੀਲਡ ਮੈਂ ਇਥੇ ਨਥਿੰਗ ਲਿਖੂੰਗੀ ਕਿੳਂ ਕਿ ਇਸ ਵਕਤ ਇਸਦਾ ਕੋਈ ਮਤਲਬ ਨਹੀ ਹੈ
ਰਿਫਰੇਸ਼ ਕਰੋ ਇਹ ਨਥਿੰਗ ਹੋ ਜਾਵੇ ਗਾ
ਤੁਸੀ ਦੇਖ ਸਕਦੇ ਹੋਂ ਜੋ ਮੈਂ ਤੁਹਾਨੂੰ ਦੱਸਿਆ ਹੈ ਓਹ ਰੋਜ਼ਮੱਰਾ ਦੀ ਪੀਐਚਪੀ ਐਪਲਿਕੇਇਸ਼ਨਸ ਵਿੱਚ ਕਾਫੀ ਲਾਭ ਦਾਇਕ ਹੋ ਸਕਦਾ ਹੈ
ਉਦਾਹਰਨ ਲਈ ਇੱਕ ਫਾਰਮ ਜੋ ਕੋਈ ਵੀ ਭਰ ਸਕਦਾ ਹੈ
ਤੁਹਾਨੂੰ ਇਸ ਦੇ ਹੋਰ ਕਈ ਯੂਜ਼ ਵੀ ਮਿੱਲਨ ਗੇ
ਬਸ ਹੁਣ ਇੰਨਾ ਹੀ
ਦੋ ਆਪਰੇਟਰ ਜੋ ਕੀ ਲੋਜਿਕਲ ਆਪਰੇਟਰ ਹੋਣ
ਦੇਖੋ ਕੀ ਤੁਸੀਂ ਇੱਨ੍ਹਾ ਨਾਲ ਕੀ ਕੀ ਕਰ ਸਕਦੇ ਹੋਂ
ਇਸਨੂ ਮੈਂ ਜ਼ਰੂਰ ਆਪਣੇ ਕਿਸੇ ਪ੍ਰੋਜੈਕਟ ਵਿੱਚ ਇਸਤੇਮਾਲ ਕਰੂੰਗੀ
ਦੇਖਣ ਲਈ ਧੰਨਵਾਦ
ਸਪੋਕਨ ਟਿਊਟੋਰਿਯਲ ਲਈ ਇਹ ਟਯੂਯੋਰਿਅਲ ਤੁਸੀ ਕਿਰਣ ਦੀ ਆਵਾਜ਼ ਵਿੱਚ ਸੂਨਿਆ ਜਿਸਦਾ ਪੰਜਾਬੀ ਤਰਜੁਮਾ ਹਰਮਨਪ੍ਰੀਤ ਸਿੰਘ ਨੇਂ ਕੀੱਤਾ